ਇਹ ਫੋਟੋ ਵਿੱਚ ਇਕ ਦੁਕਾਨ ਦਾ ਚਿੱਟੇ ਤੇ ਕਾਫੀ ਰੰਗ ਦਾ ਕਾਊਂਟਰ ਲੱਗਾ ਤੇ ਜਿਸ ਦੇ ਆਹਮਣੇ ਸਾਹਮਣੇ ਕੁਰਸੀਆਂ ਬੈਕ ਸਾਈਡ ਤੇ ਬਹੁਤ ਸਾਰੇ ਰੈਕ ਜਿੰਨਾ ਵਿੱਚ।

ਇਸ ਫ਼ੋਟੋ ਚਿਤ੍ਰ ਮੇਂ ਗੇਟ ਦਿਖਾਏ ਗਏ ਜਿੱਸ ਦੇ ਸਾਹਮਣੇ ਦੋ ਯਾਕ ਖੜੇ ਹਨ ਅਤੇ ਇੱਕ ਸਾਈਡ ਤੇ--

ਕੱਚ ਦਾ ਸ਼ੀਸ਼ਾ ਉੱਪਰ ਲੋਗੋ ਬਣਿਆ ਇੱਕ ਸਾਈਡ ਤੇ ਛੋਟੀ ਜਿਹੀ ਪਾਰਕਿੰਗ ਬਾਈਕ ਸਾਹਮਣੇ ਇੱਕ ਚਿੱਟਾ ਥੜਾ ਤੇ ਟਾਈਲਾਂ ।

ਇਸ ਫੋਟੋ ਚ ਇੱਕ ਵਿਅਕਤੀ ਸਾਈਕਲ ਤੇ ਬੈਠਾ ਹੈ ਤੇ ਦੋ ਵਿਅਕਤੀ ਪਿੱਛੇ ਅਤੇ ਇਸ ਤੋਂ ਇਲਾਵਾ ਗੁਲਾਬੀ ਹਰੇ ਕਾਲੇ ਰੰਗ ਦੇ ਬਹੁਤ ਸਾਰੇ ਸਾਈਕਲ--

ਚਿੱਟੇ ਰੰਗ ਦਿਆਂ ਸਲੈਬਾਂ ਬੌਕਸ ਜਿਸ ਵਿੱਚ ਸਮਾਨ ਪਿਆ ਸਾਹਮਣੇ ਇੱਕ ਮੇਨ ਗੇਟ ਵਿੱਚ ਜਗਦੀਆਂ ਹੋਈਆਂ ਲਾਈਟਾਂ ਤੇ ਕੁਝ ਲੋਗ ਬੈਠੇ ਦਿਖਾਈ ਦੇ ਰਹੇ ਹਨ।

ਪੌੜੀਆਂ ਮੇਨ ਗੇਟ ਐਂਡ ਲੋਕ ਟਾਈਲਾਂ ਸੀਮਿੰਟ ਤੇ ਲਾ ਆਗਿਆ ਛੋਟੇ ਜੀ ਪਾਰਕਿੰਗ ਛੋਟੇ ਛੋਟੇ ਅਤੇ ਵੱਡੇ ਬੂਟੇ ਉੱਪਰ ਨੀਲਾ ਆਸਮਾਨ ਤੇ ਚਿੱਟੇ ਬੱਦਲ--

ਇਸ ਫੋਟੋ ਵਿੱਚ ਇੱਕ ਛੋਟਾ ਪਾਰਕ ਦਿਖਾਈਦਾ ਜਿਸ ਤੋਂ ਛੋਟੇ ਛੋਟੇ ਬੂਟੇ ਅਤੇ ਵੱਡੇ ਦਰਖਤ ਇੱਕ ਸਾਈਡ ਤੇ ਕਮਰਾ ਸਾਈਡ ਤੇ ਲਾਲ ਤੇ ਚਿੱਟੇ ਰੰਗ ਦੀ ਪਰਦੀ।

ਬੈਕ ਸਾਈਡ ਤੇ ਇੱਕ ਕੰਧ ਉਪਰ ਲੌਕੋ ਜਗਦਾ ਹੋਇਆ ਛੋਟੇ ਜਿਹੇ ਬੂਟੇ ਅਤੇ ਉੱਪਰ ਲਾਈਟਾਂ ਟਾਵਰ --

ਇਸ ਫੋਟੋ ਵਿੱਚ ਇੱਕ ਪੀਲੇ ਰੰਗ ਦੀ ਜੇ_ਬੀ_ਸੀ ਮਸ਼ੀਨ ਦਿਖਾਈ ਦੇ ਰਈ ਹੈ ਜੋ ਕਿ ਕਾਲੇ ਰੰਗ ਦੇ ਟਾਇਰ ਕਾਲੇ ਰੰਗ ਦਾ ਕੈਬਨ ਪਿੱਛੇ ਇਮਾਰਤ--

ਚਿੱਟਾ ਸ਼ਟਰ ਬਿਜਲੀ ਦਾ ਖੰਭਾ ਉੱਪਰ ਤਾਰਾਂ ਇਕ ਸਾਹਮਣੇ ਗੱਡੀ ਅਤੇ ਬੈਕ ਸਾਈਡ ਤੇ ਦਰਖਤ ਇੱਕ ਹੋਰ ਗੱਡੀ ਨਜ਼ਰ ਆ ਰਹੀ ਹਾ।

ਜਿਹੜੀਆਂ ਸਲੈਪਾਂ ਉੱਪਰ ਭਗਵਾਨ ਦੀਆਂ ਮੂਰਤੀਆਂ ਰੱਖੀਆਂ ਨੇ ਤੇ ਥੱਲੇ ਕੁਝ ਡੱਬੀਆਂ ਅਤੇ ਵੱਡੇ ਡੱਬੇ ਵੈਂ ਇੱਕ ਸਾਈਡ ਤੇ ਕੁਝ ਹੋਰ ਬੱਚਿਆਂ ਦੇ ਖਿਡਾਉਣੇ--

ਟੇਬਲ ਇੱਕ ਚੇਅਰ ਇੱਕ ਫਲੈਕਸ ਬੋਰਡ ਸਾਹਮਣੇ ਦੋ ਪੈਰ ਸਾਫ ਕਰਨ ਵਾਲੇ ਮੈਟ ਦੇ ਨਾਲ ਸ਼ਟਰ ਦੁਕਾਨਾਂ ਬੰਦ ਉੱਪਰ ਇੱਕ ਬਲਬ ਜਗਦਾ ਨਜ਼ਰ ਆਉਂਦਾ--

ਇਸ ਫੋਟੋ ਵਿੱਚ ਇੱਕ ਸਿਲਵਰ ਰੰਗ ਦੀ ਗੱਡੀ ਦਿਖਾਈ ਦੇ ਰਹੀ ਅਤੇ ਸਾਹਮਣੇ ਤਿੰਨ ਦੁਕਾਨਾਂ ਥੱਲੇ ਅਤੇ ਤਿੰਨ ਹੀ ਉਪਰ ਤੇ ਉਪਰਲੀਆਂ--